ਜੇ ਇੱਕ ਜਾਣੇ ਦੇ ਦਿਨ ਦਿੱਤੇ ਹੋਣ ਇੱਥੇ ਆ ਜਾਂਦਾ ਹੈ ਪੰਦਰਾਂ ਦਿਨ 'ਚ ਪੰਦਰਾਂ ਦੀਵਾਰਾਂ ਤੇ ਇੱਕ ਦਿਨ 'ਚ ਇੱਕ ਦੀਵਾਰ ਜਾਣੀ ਇੱਕ wall per day ਇਸਦੀ value ਹੈ ਸਮਝ ਗਏ, ਜੇ ਮੈਂ ਦੋ ਲਵਾਂ ਫਿਰ ਤਾਂ ਆਪਾਂ ਲੈਣਾ ਹੁੰਦਾ ਹੈ LCM ਇਹਨਾਂ ਦੇ ਪਹਾੜਾਂ 'ਚ common number

ਆਪਾਂ ਕੀ ਕਰਾਂਗੇ total ਦੀਵਾਰਾਂ ਇੰਨੀਆਂ ਹੀ ਮੰਨ ਲਵਾਂਗੇ ਪੰਦਰਾਂ ਮੰਨ ਲਓ total ਕੰਮ ਪੰਦਰਾਂ ਦੀਵਾਰਾਂ ਦਾ ਹੈ ਪੰਦਰਾਂ ਦਿਨਾਂ 'ਚ ਪੰਦਰਾਂ ਦੀਵਾਰਾਂ ਇੱਕ ਦਿਨ 'ਚ ਕਿੰਨੀ ਦੀਵਾਰ ਬਣੇਗੀ ਇੱਕ ਦੀਵਾਰ ਬਣੇਗੀ ਸ਼ੋਰ ਨੀ ਮਚਾਉਣਾ ਸ਼ੋਰ ਨੀ ਮਚਾਉਣਾ ਚੁੱਪ ਚਾਪ ਬੈਠਣਾ ਹੈ ਬੈਠੋ ਸ਼ੋਰ ਨੀ ਮਚਾਉਣਾ ਏਕ ਦਿਨ, ਇੱਕ ਦਿਨ 'ਚ ਇੱਕ ਦੀਵਾਰ ਤੇ ਨੋਂ ਦਿਨ 'ਚ ਦੇਖੋ a ਨੇ ਨੋਂ ਦਿਨ ਕੰਮ ਕੀਤਾ ਹੈ ਨੋਂ ਦਿਨ 'ਚ ਹੋਊਗਾ ਨੋਂ ਦੀਵਾਰਾਂ ਨੋਂ ਦਿਨ 'ਚ ਹੋਊਗਾ

ਹੁਣ ਆਹ ਵਾਲੀ ਕਹਾਣੀ start ਹੋਣ ਵਾਲੀ ਹੈ, ਤੁਹਾਨੂੰ ਛੇ ਦੀਵਾਰਾਂ ਦੇ ਦਿਨ ਪਤਾ ਲੱਗ ਗਏ, ਤੁਹਾਨੂੰ ਛੇ ਦੀਵਾਰਾਂ ਦੇ ਦਿਨ ਪਤਾ ਲੱਗ ਗਏ ਵੀ ਤੁਹਾਨੂੰ ਛੇ ਦੀਵਾਰ ਬਣਾਉਣ 'ਚ ਕਿੰਨੇ ਦਿਨ ਲੱਗਦੇ ਹੈ ਚਾਰ ਦਿਨ ਛੇ ਦੀਵਾਰ ਬਣਾਉਣ ਲੱਗੇ ਇਹ ਚੀਜ਼ ਦੱਸੀ ਹੋਈ ਸੀ, ਦੱਸੋ ਪੰਦਰਾਂ ਦੀਵਾਰ ਬਣਾਉਣ ਲੱਗੇ ਕਿੰਨੇ ਦਿਨ ਲੱਗਣਗੇ ਮੈਂ ਤੁਹਾਨੂੰ ਆਹ ਦੇਖੋ ਪੰਦਰਾਂ ਤੁਹਾਨੂੰ ਤੁਹਾਨੂੰ ਪੰਦਰਾਂ ਦੀਵਾਰ ਕਿੰਨੇ ਦਿਨ ਲੱਗਣਗੇ ਤੁਹਾਨੂੰ ਜੇ ਕੁਛ ਦੀਵਾਰਾਂ ਦੀ value ਪਤਾ ਲੱਗ ਗਈ ਤੁਸੀਂ ਜਿੰਨੀਆਂ ਮਰਜ਼ੀ ਦੀਵਾਰਾਂ ਦੀ value ਪਤਾ ਲਗਾ ਸਕਦੇ ਹੋ ਕਿਸੇ ਦਾ answer ਆ ਗਿਆ, ਧਿਆਨ ਨਾਲ ਇੱਕ ਵਾਰ ਸਮਝਣ ਦੀ ਲੋੜ ਹੈ ਇੱਕ ਵਾਰ ਦਿਮਾਗ ਖ਼ਰਾਬ ਹੁੰਦਾ ਹੈ ਵੀ ਆਹ ਕੀ ਕਰ ਦਿੱਤਾ, ਇੱਥੋਂ ਇੱਥੇ ਤਾਂ ਸੌਖਾ ਸੀ ਇੱਥੋਂ ਇੱਥੇ ਜਾਣਾ ਕਿੰਨਾ ਇਹ ਵੀ ਸੌਖਾ ਹੀ ਹੈ

ਸਮਝ ਆਈ ਗੱਲ।

ਉਹ ਸੌਖਾ ਹੈ। ਹਨੇਰੀਆਂ ਉੱਡਾ ਦਿਓ ਹਨੇਰੀਆਂ, ਜ਼ਲਦੀ ਜ਼ਲਦੀ। ਬਿਲਕੁਲ ਬਿਲਕੁਲ ਜ਼ਲਦੀ start ਹੋ ਜਾਊਗੀ ਦੀ class ਵੀ ਬਹੁਤ ਜ਼ਲਦੀ start ਹੋ ਜਾਊਗੀ ਸ਼ਾਇਦ ਸੋਮਵਾਰ ਤੋਂ start ਹੈ ਸੋਮਵਾਰ ਤੋਂ start ਹੈ ਆਹ ਦੇਖੋ ਆਹ chapter ਜਿਹੜਾ ਹੈ ਇਹ ਚਾਹੇ bank ਦਾ exam ਦੇ ਲਓ ਦੀਪ ਕੌਰ ਭਾਵੇਂ bank ਦਾ exam 'ਚ ਕਿਹੜਾ time and work ਨੀ ਆਉਂਦਾ time and work ਹਰ ਉਹ exam ਵਾਸਤੇ important ਭਾਵੇਂ ਕੋਂਸਟੇਬਲ ਹੈ ਭਾਵੈਂ ਸਬ ਇੰਸਪੈਕਟਰ ਹੈ ਪਟਵਾਰੀ ਹੈ bank ਹੈ

a ਕਿਸੇ ਕੰਮ ਨੂੰ ਇਹਨਾਂ ਨੇ ਲਿਖਿਆ ਤੀਹ ਦਿਨਾਂ ਵਿੱਚ ਕਰਦਾ ਹੈ ਜੇ a ਨੇ ਪੰਦਰਾਂ ਦਿਨਾਂ ਬਾਅਦ ਕੰਮ ਛੱਡ ਦਿੱਤਾ a ਨੇ ਪੰਦਰਾਂ ਦਿਨ ਕੰਮ ਕੀਤਾ ਕੰਮ ਛੱਡ ਦਿੱਤਾ ਬਚਿਆ ਹੋਇਆ ਕੰਮ b ਨੇ ਬਚਿਆ ਹੋਇਆ ਕੰਮ ਵੀਹ ਦਿਨ 'ਚ ਕੀਤਾ ਹੈ ਇਹਨਾਂ ਨੇ ਇਹ ਨੀ ਕਿਹਾ ਕਿ b ਪੂਰਾ ਕੰਮ ਵੀਹ ਦਿਨ 'ਚ ਕਰਦਾ ਹੈ ਇਹਨਾਂ ਨੇ ਕਿਹਾ b ਨੇ ਬਾਕੀ ਰਹਿੰਦੇ ਕੰਮ ਨੂੰ ਵੀਹ ਦਿਨਾਂ 'ਚ ਕੀਤਾ, ਬਾਕੀ ਰਹਿੰਦੇ ਦੱਸੋ b ਪੂਰਾ ਕੰਮ ਕਿੰਨੇ ਦਿਨਾਂ 'ਚ ਕਰੇਗਾ ਇਹ ਹਜੇ ਮੈਂ ਉਤਾਰਿਆ ਹੈ ਇਹ ਹਜੇ ਮੈਂ ਉਤਾਰਿਆ ਹੈ ਸਮਝ ਆਈ ਇੱਥੇ ਤੱਕ ਗੱਲ, ਇੱਥੇ ਤੱਕ ਗੱਲ ਸਮਝ ਆਈ ਹੈ ਜਾਂ ਨਹੀਂ ਆਈ ਇੱਥੇ ਤੱਕ ਗੱਲ ਸਮਝ ਆਈ ਹੈ ਜਾਂ ਨਹੀਂ ਆਈ? ਚਲੋ ਸਭ ਤੋਂ ਪਹਿਲਾਂ ਆਪਾਂ total ਕੰਮ ਮੰਨਾਗੇ ਰੇਲ ਬਣਾ ਦਿਆ ਕਰੋ ਫਟਾਫਟ ਰੇਲ ਬਣਾ ਦਿਆ ਕਰੋ ਤੀਹ ਦੀਵਾਰਾਂ ਇੰਨੀਆਂ ਦੀਵਾਰਾਂ ਹੀ ਮੰਨ ਲਵਾਂਗੇ, ਤੀਹ ਦਿਨ 'ਚ ਤੀਹ ਦੀਵਾਰਾਂ ਇੱਕ ਦਿਨ 'ਚ ਇੱਕ wall ਇੱਕ ਦਿਨ 'ਚ ਇੱਕ wall ਚਲੋ ਪੰਦਰਾਂ ਦਿਨ 'ਚ ਪੰਦਰਾਂ wall ਕਿਉਂਕਿ ਇੱਕ ਦਿਨ 'ਚ ਇੱਕ ਦੀਵਾਰ ਬਣਾਉਂਦਾ ਹੈ ਮੈਂ, ਮੈਂ ਪੰਦਰਾਂ ਦਿਨ 'ਚ ਪੰਦਰਾਂ ਦੀਵਾਰ ਬਣਾਊਂਗਾ, ਤੀਹ ਵਿੱਚੋਂ ਪੰਦਰਾਂ ਬਣ ਗਈਆਂ ਬਚੀਆਂ ਕਿੰਨੀਆਂ ਤੁਸੀਂ ਕਹੋਗੇ ਪੰਦਰਾਂ ਬਚ ਗਈਆਂ ਦਿਨ ਆਪਾਂ ਨੂੰ ਦੇ ਦਿੱਤੇ ਪੰਦਰਾਂ ਦੀਵਾਰ ਕਿੰਨੇ ਦਿਨਾਂ 'ਚ ਬਣਦੀ ਹੈ ਇਹ ਆਪਾਂ ਨੂੰ ਪਤਾ ਲੱਗ ਗਿਆ, ਕਿੰਨੇ ਦਿਨਾਂ 'ਚ ਬਣਦੀ ਹੈ ਵੀਹ ਦਿ~ ਵੀਹ ਦਿਨਾਂ 'ਚ ਕਿਹੜਾ ਬਣਾਉਂਦਾ ਹੈ b, b ਪੰਦਰਾਂ ਦੀਵਾਰਾਂ ਵੀਹ ਦਿਨਾਂ 'ਚ ਬਣਾਉਂਦਾ ਹੈ ਆਪਾਂ b ਕੋਲੋਂ ਬਣਾਉਣੀ ਕਿੰਨੀ ਦੀਵਾਰਾਂ ਹੈ ਸਾਰਾ ਕੰਮ ਕਰਵਾਉਣਾ ਸਾਰਾ ਕੰਮ ਕਿੰਨੇ ਸਾਰਾ ਕੰਮ ਹੈ ਤੀਹ ਦੀਵਾਰਾਂ ਤੀਹ ਦੀਵਾਰਾਂ ਕਿੰਨੇ ਦਿਨ 'ਚ ਬਣਾਊਗਾ

ਚਾਲੀ ਦਿਨ b ਪੂਰਾ ਕੰਮ ਕਰੇਗਾ ਚਾਲੀ ਦਿਨਾਂ 'ਚ ਕਿੰਨੇ ਦਿਨਾਂ 'ਚ ਕਰੇਗਾ, ਚਾਲੀ ਦਿਨਾਂ 'ਚ ਸਮਝ ਆਈ ਗੱਲ ਜਾਂ ਨਹੀਂ ਆਈ, ਅੱਛਾ ਦੇਖੋ ਜ਼ਰੂਰੀ ਨੀ ਹੈ ਤੁਹਾਨੂੰ ਹਮੇਸ਼ਾ b ਦੇ ਦਿਨ ਪੁੱਛੇਗਾ ਦੇਖੋ ਹੁਣ ਸਮਝ ਆ ਗਈ ਹੋਊਗੀ ਗੱਲ, ਲੇਕਿੰਨ ਮੈਂ ਛੋਟਾ ਜਿਹਾ twist ਲੈ ਕੇ ਆ ਰਿਹਾਂ, ਜ਼ਰੂਰੀ ਨਹੀਂ ਹੈ ਤੁਹਾਨੂੰ ਉਹ b ਦੇ ਦਿਨ ਪੁੱਛੇਗਾ ਤੁਹਾਨੂੰ last 'ਚ ਇਹ ਵੀ ਦੱਸੋ a ਤੇ b ਮਿਲ ਕੇ ਦੋਨੋਂ ਕਿੰਨੇ ਦਿਨਾਂ 'ਚ ਕੰਮ complete ਕਰਨਗੇ ਤੋਂ ਪਹਿਲਾਂ ਤੁਹਾਡੇੇ b ਦੇ ਦਿਨ ਹੀ ਆਉਣਗੇ, ਦੇਖੋ ਕੁ਼ਛ work ਦੀ value b ਦੀ ਦਿੱਤੀ ਹੈ ਨਾ ਕੁਛ work ਦੀ value b ਦੀ ਦਿੱਤੀ ਹੈ ਨਾ, ਤੇ ਆਪਣੇ ਕੋਲ b ਦੇ ਦਿਨ ਆ ਗਏ ਕਿੰਨੇ ਦਿਨ ਆ ਗਏ ਚਾਲੀ ਚਲੋ a ਦੇ ਦਿਨ ਪਹਿਲਾਂ ਹੀ ਦਿੱਤੇ ਹੋਏ ਸੀ ਤੀਹ b ਦੇ ਦਿਨ ਆ ਗਏ ਚਾਲੀ ਹੁਣ ਇਹਨੂੰ ਅੱਢ ਤੇ ਇੱਕ ਨਵਾਂ ਸਵਾਲ ਬਣਾ ਲਓ ਵੀ a ਤੇ b ਕਿੰਨੇ ਦਿਨਾਂ 'ਚ ਕਰਨਗੇ ਹਨਾ ਉਹੀ x, y ਵੱਟੇ x plus y ਵਾਲੇ ਫਾਰਮੂਲੇ ਨਾਲ। ਨਵੇਂ ਜਾਂ total work ਮੰਨ ਲਓ ਹਨਾ total work ਇੱਕ ਸੌ ਵੀਹ ਦੀਵਾਰਾਂ ਮੰਨ ਲਓ ਜਿਵੇਂ ਮਰਜ਼ੀ ਕਰਨਾ ਤੁਹਾਡੀ ਮਰਜ਼ੀ ਹੈ ਦੇਖੋ ਇੱਥੇ b ਸੀ b ਦੇ ਪੂਰੇ ਕੰਮ ਦੀ value ਤਾਂ ਸੌਖੀ ਆ ਜਾਊਗੀ ਲੇਕਿੰਨ ਜੇ ਇਹਨਾਂ ਨੇ a plus b ਪੁੱਛਿਆ ਹੁੰਦਾ ਚਲੋ a ਮੇਰੇ ਕੋਲ ਪਹਿਲਾਂ ਹੀ ਹੈ b ਮੈਂ ਹੁਣ ਨਿਕਾਲ ਲਿਆ ਜਦੋਂ ਮੇਰੇ ਕੋਲ a ਆ ਗਿਆ b ਆ ਗਿਆ ਆਹ ਆਹ total ਦੀਵਾਰਾਂ ਘਟਾ ਦਿਓ ਵਾਪਸ ਇੱਕ ਵਾਰ ਨਵੇਂ ਸਿਰੇ ਤੋਂ ਸਵਾਲ ਦੁਬਾਰਾ solve ਕਰੋ, ਕਰ ਲਓਗੇ? ਵਾਹ ਜੀ ਵਾਹ time ਸਿਰ ਆ ਜਾਇਆ ਕਰੋ ਯਾਰ time ਸਿਰ ਆ ਜਾਇਆ ਕਰੋ ਉੱਪਰ ਅਨਅਕੈਡਮੀ ਦੇ channel ਦਾ link ਵੀ ਦਿੱਤਾ ਹੋਇਆ ਹੈ ਦੋਨਾਂ ਪਾਸੇ class ਚੱਲ ਰਹੀ ਹੈ ਕੋਸ਼ਿਸ਼ ਕਰੋ ਅਨਅਕੈਡਮੀ ਵਾਲੇ channel ਤੇ ਜਾ ਕੇ class ਲਗਾ ਲਓ ਠੀਕ ਹੈ ਨਾ ਲਓ ਜੀ

ਹਨੇਰੀ ਉਠਾ ਦਓ ਫਟਾਫਟ ਹਨੇਰੀ ਜ਼ਲਦੀ ਜ਼ਲਦੀ ਉਠਾ ਦਓ ਇਸ ਫਿਰ ਤੁਹਾਨੂੰ ਅੱਗੇ ਇੰਨਾ interesting ਉਹ ਵਾਹ ਜੀ ਵਾਹ ਨਜ਼ਾਰਾ ਆ ਜਾਊਗਾ, ਨਜ਼ਾਰਾ ਆ ਜਾਊਗਾ ਮੈਂ ਤੁਹਾਨੂੰ ਕਰਵਾਊਂਗਾ। ਬਿਲਕੁਲ ਕਰਿਆ ਕਰਾਂਗੇ ਮੈਂ ਇੱਕ ਵਾਰ system ਸਿੱਖ ਲਵਾਂ ਹੋ ਜਾਂਦਾ ਹੁੰਦਾ ਹੈ ਇੱਥੇ ਯੂਟਿਊਬ ਤੇ ਵੀ ਲੇਕਿੰਨ ਮੈਂ ਉਹ system ਜਿਹਾ ਹਜੇ ਕਦੇ use ਨੀ ਕੀਤਾ use ਕਰ ਲਿਆ ਕਰਾਂ ਤਾਂ ਕਿ ਹਾਂ ਫਟਾਫਟ ਪਤਾ ਲੱਗਦਾ ਰਹੇਗਾ, ਵਾਹ ਜੀ ਵਾਹ ਫਟਾਫਟ ਰੇਲ ਬਣਾਇਆ ਕਰੋ ਜ਼ਲਦੀ ਜ਼ਲਦੀ a ਕਿਸੇ ਕੰਮ ਨੂੰ ਛੱਤੀਆਂ ਦਿਨਾਂ ਵਿੱਚ ਕਰਦਾ ਹੈ ਕਿੰਨੇ ਦਿਨਾਂ 'ਚ ਛੱਤੀਆਂ ਦਿਨਾਂ 'ਚ, ਉਹ ਬੰਦੇ ਨੇ ਪਤੰਦਰ ਨੇ ਬਾਰਾਂ ਦਿਨ ਕੰਮ ਕੀਤਾ ਬਾਰਾਂ ਦਿਨ ਕੰਮ ਕੀਤਾ ਚਲੋ ਠੀਕ ਹੈ, ਕੰਮ ਛੱਡ ਕੇ ਚਲਾ ਗਿਆ b ਬਚਿਆ ਹੋਇਆ ਕੰਮ ਅਗਲੇ ਚੌਵੀ ਦਿਨਾਂ 'ਚ complete ਕਰ ਲੈਂਦਾ ਹੈ ਦੱਸੋ b ਪੂਰਾ ਕੰਮ ਕਿੰਨੇ ਦਿਨਾਂ 'ਚ ਕਰਦਾ ਹੈ ਵਾਰ ਵਾਰ ਤੁਹਾਨੂੰ ਸਮਝਾ ਕਈ ਵਾਰ ਇਹ ਚੀਜ਼ ਦੱਸੀ ਹੁੰਦੀ ਹੈ ਇਹ ਪੁੱਛੀ ਹੁੰਦੀ ਹੈ, ਕਈ ਵਾਰ ਇਹ ਦੱਸੀ ਹੁੰਦੀ ਹੈ ਇਹ ਪੁੱਛੀ ਹੁੰਦੀ ਹੈ ਇਹ ਵਾਲੀ ਚੀਜ਼ ਤਾਂ ਮੈਂ ਤੁਹਾਨੂੰ ਪਿੱਛਲੇ ਦਿਨ 'ਚ ਕਰਵਾ ਦਿੱਤੀ ਸੀ ਹੁਣ ਅੱਜ ਇਹ ਵਾਲੀ ਚੀਜ਼ ਕਰ ਰਿਹਾਂ, Total ਦੀਵਾਰਾਂ ਇੰਨੀਆਂ ਹੀ ਮੰਨ ਲਿਆ ਕਰੋ ਜਿੰਨੇ ਜਾਣਿਆਂ ਦੇ ਦਿਨ ਦਿੱਤੇ ਹੈ ਛੱਤੀ ਦਿਨ 'ਚ ਛੱਤੀ ਦੀਵਾਰਾਂ, ਇੱਕ ਦਿਨ 'ਚ ਇੱਕ wall ਤੇ ਬਾਰਾਂ ਦਿਨ 'ਚ ਬਾਰਾਂ wall ਜੇ ਬਾਰਾਂ wall ਬਣ ਗਈਆਂ ਤੇ ਛੱਤੀਆਂ ਵਿੱਚੋਂ ਬਾਰਾਂ ਗਏ ਚੌਵੀ ਰਹਿ ਗਈਆਂ ਚੌਵੀ ਦੀਵਾਰ ਬਣਾਉਣ ਲੱਗੇ ਚੌਵੀ ਦਿਨ ਲੱਗਦੇ ਹੈ ਤੇ ਛੱਤੀ ਦੀਵਾਰ ਬਣਾਉਣ ਲੱਗੇ ਛੱਤੀ ਦਿਨ ਲੱਗਣਗੇ ਇਹ ਤਾਂ ਸੌਖਾ ਹੀ ਸੀਗਾ, ਇਹ ਤਾਂ ਕੰਮ ਹੀ ਬੜਾ ਸੌਖਾ ਆ ਗਿਆ ਬਰਾਬਰ ਹੀ ਆ ਗਿਆ ਵੀ ਚੌਵੀ ਦੀਵਾਰ b ਬਣਾਉਂਦਾ ਹੈ ਚੌਵੀ ਦਿਨ 'ਚ ਇੱਕ ਦੀਵਾਰ ਬਣਾਊਗਾ ਇੱਕ ਦਿਨ 'ਚ ਤੇ ਛੱਤੀ ਦੀਵਾਰ ਬਣਾਉਣੀ ਹੈ ਨਾ total ਕੰਮ ਛੱਤੀ ਦੀਵਾਰ ਮੰਨਿਆ ਆਪਾਂ, ਛੱਤੀ ਦੀਵਾਰ ਬਣਾਊਗਾ, ਇਹ ਤਾਂ ਕੰਮ ਹੀ ਬੜਾ ਸੌਖਾ ਹੋ ਗਿਆ ਛੱਤੀ ਦਿਨ 'ਚ ਲੈ b ਆ ਗਿਆ ਛੱਤੀ ਦਿਨ ਜੇ ਇਹਨਾਂ ਨੇ b ਦੇ ਦਿਨ ਪੁੱਛੇ ਫਿਰ ਤਾਂ ਆ ਗਏ ਛੱਤੀ, ਜੇ ਇਹਨਾਂ ਨੇ ਇਹ ਪੁੱਛਿਆ a ਤੇ b ਮਿਲ ਕੇ ਕਿੰਨੇ ਦਿਨਾਂ 'ਚ ਕਰਨਗੇ ਫਿਰ ਨਵਾਂ ਸਵਾਲ ਦੁਬਾਰਾ note ਕਰ ਲਓ a ਕਿਸੇ ਕੰਮ ਨੂੰ ਛੱਤੀ ਦਿਨ 'ਚ ਕਰਦਾ ਹੈ b ਉਸ ਕੰਮ ਨੂੰ ਛੱਤੀ ਦਿਨ 'ਚ ਕਰਦਾ ਹੈ ਦੋਨੋਂ ਮਿਲਕੇ ਕਿੰਨੇ ਦਿਨਾਂ 'ਚ ਕਰਨਗੇ ਉਹ ਨਵਾਂ ਸਵਾਲ ਦੁਬਾਰਾ day one ਵਾਲਾ ਬਣਾ ਲਓ। clear ਹੈ, ਸਮਝ ਆਇਆ ਜਾਂ ਨਹੀਂ ਆਇਆ, ਸਮਝ ਆ ਗਿਆ ਜਾਂ ਨਹੀਂ ਆਇਆ ਦੇਖੋ ਆਹੀ ਜ਼ਿੰਦਗੀ ਹੈ ਤੁਹਾਡੀ ਜਿਹੜਾ ਵੀ ਕੁਛ ਕਰਨਾ ਹੈ ਤੁਹਾਨੂੰ ਇਹਦੇ ਵਿੱਚ ਹੀ ਕਰਨਾ ਹੈ,

ਹਾਂਜੀ ਠੀਕ ਹੈ ਵਧੀਆ ਸੀਗੀ ਤੁਸੀਂ ਦੱਸੋ ਕਿੱਦਾਂ ਠੀਕ ਹੋ?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

ਅੱਗੇ ਹਾਂਜੀ, ਚੋਂਤੀ ਕੈਸਟਾਂ ਜਿਹੜੀਆਂ ਜ਼ਾਰੀ ਕੀਤੀਆਂ ਹਿੰਦੀ ਫਿਲਮਾਂ 'ਚ ਇਹਨਾਂ ਨੇ,

ਹਿੰਦੀ movies ਦੇ ਵਿੱਚ ਵੀ ਇਹਨਾਂ ਨੇ ਕਾਫ਼ੀ ਜਗ੍ਹਾ ਇਹਨਾਂ ਨੂੰ ਗਾਣਾ ਇਹਨਾਂ ਦਾ ਗਵਾਇਆ ਗਿਆ ਜਾਂ

ਬਹੁਤ ਹੀ ਪ੍ਰਸੰਸਕਾਂ ਦੇ ਨਾਲ ਜੁੜੇ ਹੋਣ ਦੇ ਕਰਕੇ ਯੂਟਿਊਬ channel ਦੀ ਵੀ ਸ਼ੁਰੂਆਤ ਕੀਤੀ ਸੀ

ਹਾਂਜੀ ਉਹੀ DAV ਜਿਹੜੇ college ਤੋਂ study ਕੀਤੀ ਇਹਨਾਂ ਨੇ ਪਟਿਆਲੇ

ਬੜੀ ਮਤਲਬ ਭਾਗ ਲੈਂਦੇ ਸੀਗੇ ਖੇਲਾਂ

College ਤੋਂ ਹੀ ਜਿੱਦਾਂ ਛੋਟੇ ਮੋਟੇ functions ਹੁੰਦੇ ਸੀ ਉਹਨਾਂ 'ਚ ਗਾਇਕੀ ਤੇ ਅਭਿਨੇ ਦਾ ਵੀ ਇਹਨਾਂ ਨੂੰ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

ਮਤਲਬ ਕਿੱਧਰੋਂ ਕਿੱਧਰ ਉੱਠ ਕੇ ਕਿੱਧਰ,

ਹਾਂਜੀ album ਜਿਹੜੀਆਂ ਮਤਲਬ ਸਭ ਤੋਂ ਜ਼ਿਆਦਾ ਇਹਨਾਂ ਦੀਆਂ famous ਹੈ ਜਿਹੜੀਆਂ ਕਿ ਚੱਕਰ ਹਨਾ ਉੱਨੀ ਸੌ ਨੱਚੋ ਬਾਬਿਓ ਤੇ ਇਬਾਦਤ, ਘਰ ਭੁੱਲ ਗਈ, ਮੋੜ ਇਹ ਮੋੜ ਤੇ ਆ ਕੇ ਮਤਲਬ ਕਾਫ਼ੀ ਅਹ ਦੇਖੇ ਕਿ ਅਹ ਕੋਈ ਦੋਸਤ ਨੀ

ਜਿਹੜਾ ਬਹੁਤ ਚੱਲਿਆ ਸੀਗਾ, ਬਹੁਤ ਹੀ ਜ਼ਿਆਦਾ ਹਾਂ ਜਲੰਧਰ ਦੂਰ ਦਰਸ਼ਨ ਤੇ ਸੀ ਸਭ ਤੋਂ ਜ਼ਿਆਦਾ, ਵਈ ਵਈ ਸਾਵਾ ਬਹੁਤ ਹੀ ਜ਼ਿਆਦਾ ਸੀ ਮਤਲਬ ਕਹਿੰਦੇ ਲੋਕ ਨਾ ਇੰਤਜ਼ਾਰ ਕਰਦੇ ਸੀ ਉਹਨਾਂ ਟਾਇਮਾਂ ਤੇ

ਸੁਣੇ ਜਾਂਦੇ ਹਨਾ, ਪੂਰਬੀ ਪੰਜਾਬ ਦੀ ਲੋਕ ਗਾਥਾ ਸੀਗੀ ਜੋ ਕਿ ਹੁਣ ਤੱਕ ਵੀ ਸੁਣਿਆ ਜਾਂਦਾ ਜਿਹਨੂੰ

ਹਾਂਜੀ VIP tour ਵੀ ਜਿੱਦਾਂ ਇਹਨਾਂ ਨੇ ਕੀਤੇ ਨੇ ਜਾਂ ਸਮਾਗਮ ਕਹਿ ਸਕਦੇ ਹਾਂ ਜਾਂ ਆਪਣਾ ਪੰਜਾਬ ਹੋਵੇ, ਕੀ ਬਣੂ ਦੁਨੀਆਂ ਦਾ, ਜਾਗਦੇ ਰਹਿਣਾ, ਆਜਾ ਨੀ ਆਜਾ ਇਹ ਸਭ ਤੋਂ ਜ਼ਿਆਦਾ ਇਹਨਾਂ ਦੇ ਕਹਿ ਲਓ ਜੋ ਕਿ VIP records ਦੇ ਵਿੱਚ ਗਿਣੇ ਜਾਂਦੇ ਨੇ ਗੇ,

ਜਿਹੜਾ ਕਿ record label ਤੇ ਕੋਕ studio ਇੰਡੀਆਂ ਨਾ ਉਹਦੇ 'ਚ ਦਲਜੀ~ ਦਲਜੀਤ ਦੋਸਾਂਝ ਦੇ ਨਾਲ ਇਹਨਾਂ ਨੇ ਉਹ ਇੰਨਾ ਕੁ ਜ਼ਿਆਦਾ remix ਉਹਨਾਂ ਦਾ famous ਹੋਇਆ ਤੇ ਮਤਲਬ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

ਪੰਜਾਬੀ movies 'ਚ ਵੀ ਕੀਤਾ ਹੋਇਆ ਰੋਲ ਹਨਾ,

ਭਾਸ਼ਾਵਾਂ ਨੂੰ ਨ~ ਨਿਪੁੰਨ ਕੀਤਾ ਹੋਇਆ ਇਹਨਾਂ ਨੇ,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 Movie ਸੀ ਨਾ ਉਹਦੇ ਵਿੱਚ ਤਾਂ ਇਹਨਾਂ ਨੇ ਇੰਨਾ ਵਧੀਆ ਭੂਮਿਕਾ,

ਹਾਂ ਰਾਂਝਾ ਤੇ ਸਾਹਰੁਖ ਖ਼ਾਨ ਤੇ ਪ੍ਰੀਟੀ ਜੈਂਟਾ ਨਾਲ ਵੀਰ ਜਾਰਾ movie ਦੇ ਵਿੱਚ ਵੀ ਇਹਨਾਂ ਨੇ ਇੱਕ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

ਤੇ ਦਿਲ ਵਿਲ ਪਿਆਰ ਵਿਆਰ, ਸੁਖਮਣੀ ਵੀ ਇਹਨਾਂ ਦੀ ਬਹੁਤ ਵਧੀਆ movie ਸੀ, ਜਿਹਦੇ 'ਚ ਪੰਜਾ~ ਬਾਹਰਲੇ ਦੇਸ ਦੇ ਵਿੱਚ ਪੰਜਾਬ ਕਿੱਦਾਂ ਮਤਲਬ ਲੋਕੀ

ਬਹੁਤ ਹੀ ਜ਼ਿਆਦਾ ਤੇ ਸ~ ਸ਼ਹੀਦੇ ਮੁਹੱਬਤ ਬੂਟਾ ਸਿੰਘ ਦੇ ਵਿੱਚ ਵੀ ਇਹਨਾਂ ਦਾ ਇੰਨਾ ਕੁ ਜ਼ਿਆਦਾ ਮਤਲਬ ਅਹ ਕਹਿ ਲਓ romantic ਕਹਿ ਸਕਦੇ ਜਾਂ ਭਾ~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

ਇਹਨਾਂ ਦੀ ਮਤਲਬ special cover ਵਗ਼ੈਰਾ ਇਹਨਾਂ ਨੇ ਪੂਰਾ ਉਸ ਚੀਜ਼ ਨੂੰ feel ਕੀਤਾ ਸੀ ਇਹਨਾਂ ਦੀ ਮੈਂ ਇੱਕ interview ਦੇਖੀ ਸੀ ਇਹਨਾਂ ਨੇ ਕਿਹਾ ਤੇ ਉਹ ਚੀਜ਼ ਨੂੰ ਮੈਂ ਮਹਿਸੂਸ ਕੀਤਾ ਉੱਥੇ ਜਾ ਕੇ ਜਦੋਂ ਇਹਨਾਂ ਨੇ ਰੋਲ ਕੀਤਾ ਸੀ ਅਮ ਸ਼ਹੀਦੇ ਮੁਹੱਬਤ ਬੂਟਾ ਸਿੰਘ ਦਾ, ਇਹ ਨ~ ਉੱਨੀ ਸੌ ਨੱਬੇ 'ਚ ਹੀ ਇਹਨਾਂ ਨੇ ਤਿੰਨ ਕੱਢੀਆਂ ਇੱਕ ਦੁਸ਼ਮਣੀ ਕੀ ਆਗ ਕੁਰਬਾਨੀ, ਜੱਟ ਕਾ ਕਰਮ

ਕਹਿ ਲਓ ਹਨਾ star ਹੋਇਆ ਸੀਗਾ ਤੇ ਉਹ ਵੀ ਤੇ ਉੱਚਾ ਦਰ ਬਾਬੇ ਨਾਨਕ ਦਾ ਬਹੁਤ ਤੇ ਹੁਣ ਵੀ ਕਈ ਵਾਰ ਉਹਨਾਂ ਦੇ song ਵਗ਼ੈਰਾ ਸੁਣਨ ਨੂੰ ਮਿਲਦੇ ਆ ਜਾਂ ਬਹੁਤ ਹੀ ਮਤਲਬ ਦਿਲ ਨੂੰ ਸ਼ਕੂਨ ਮਿਲਦਾ ਹੈ ਉਹ ਵਾਲੇ

ਪੁਰਸਕਾਰ ਵੀ ਕਾਫ਼ੀ ਮਿਲੇ ਹੋਏ ਨੇ ਹਨਾ,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 ਅਹ award ਮੰਨਿਆ ਜਾਂਦਾ playback singing ਦਾ ਛੱਲਾ ਪੰਜਾਬੀ film ਦਾ ਲੋਂ~ ਲਿਸ਼ਕਾਰਾ ninety eighty six ਦਾ ਇੱਕ hit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

ਪ੍ਰਸਿੱਧ ਪ੍ਰਾਪਤੀ ਰਹਿ ਰਹੀ ਹੈਗੀ ਤੇ ਉਸ ਤੋਂ ਬਾਅਦ ਜਿੱਦਾਂ ਜਗਜੀਤ ਸਿੰਘ ਦੀ ਅਹ ਜਿਹੜੇ ਆ ਪ੍ਰਸਿੱਧ ਗਾਇਕ ਜਗਜੀਤ ਸਿੰਘ ਸੀ ਉਹਨਾਂ ਦੀ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 ਮਤਲਬ ਇੱਕ ਸਪਤਾਹ ਇੱਕ ਇੱਕ ਹਫ਼ਤੇ ਵਿੱਚ ਇਹਨਾਂ ਦੇ ਯੂਟਿਊਬ 'ਚ ਤਿੰਨ million ਤੋਂ

ਉਹ 'ਚ ਇਹਨਾਂ ਨੇ ਬੂ~ ਬੂਟ ਪੋਲਿਸਾਂ ਗਾਣੇ ਦੇ ਲਈ UK ਏਸ਼ੀਆ,

ਬਿਲਕੁਲ ਬਹੁਤ ਪਸੰਦ ਕੀਤਾ ਜਾਂਦਾ ਕਿਉਂਕਿ ਅਹ ਕਹਿ ਲਓ ਇੱਕ ਸਭਿਆਚਾਰ ਚਾਰਕ ਜੋ ਗਾਣੇ ਨੇ ਗੇ,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

ਕੁੜੀ ਕੁੜੀਏ ਵੀ song ਇਹਨਾਂ ਦਾ ਸੀ ਕੁੜੀਏ ਕਿਸਮਤ ਪੁੜੀਏ ਹਨਾ,

ਯੂਟਿਊਬ ਤੇ ਕੀਤਾ ਯੂਟਿਊਬ ਤੇ ਵੀ ਆਪਾਂ ਕਿੰਨਾ ਮਤਲਬ ਕਿੰਨੀਆਂ ਕਿੰਨੇ ਪੁਰਾਣੇ ਪੁਰਾਣੇ ਇਹਨਾਂ ਦੇ ਗਾਣੇ movies ਵੇਖ ਸਕਦੇ ਹਾਂ

ਕਿਸੇ ਵੀ ਕਹਿ ਲਓ ਕੋਈ ਸ~ ਰਾਜਨੀਤੀ ਦਾ ਨੀ, ਕੁਛ ਹੋਰ ਨੀ ਬਸ ਇਹ ਹੈ ਕਿ ਆਮ ਲੋਕਾਂ ਦੀ ਸੇਵਾ ਕਰਦੇ ਆ ਹਨਾ, ਅਹ ਆਮ ਆਦਮੀ ਦੀ ਤਰ੍ਹਾਂ ਰਹਿੰਦੇ ਨੇ ਕੋਈ ਵੀ ਜ਼ਿਆਦਾ ਇੰਨਾ 'ਚ ego ਨੀ ਹੈ ਕੁਛ ਨੀ ਹੈ,

ਮਰਜ਼ੀ ਉੱਪਰ ਚੱਲ ਜਾਣਾ, ਜਿੰਨਾ ਮਰਜ਼ੀ level ਦੇ ਉੱਪਰ

ਚਾਦਰਾ ਮ~ ਚਾਦਰਾ ਕਹਿ ਲਓ ਜਾਂ ਡਫ਼ਲੀ

ਹਮ ਤੇ ਉਹ ਬਹੁਤ ਵਧੀਆ ਮਤਲਬ ਲੱਗਦਾ ਹੈ ਕਿ ਆਪਣੇ ਅਹ ਸਭਿਆਚਾਰ ਨੂੰ ਉਹਨਾਂ ਨੇ ਆਪਣੇ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

ਤੇ ਬਹੁਤ ਵਧੀਆ ਹੈ ਮਤਲਬ ਇਹਨਾਂ ਦੇ ਗਾਣੇ ਤਾਂ ਹੁਣ ਵੀ ਯਾਰ ਸਾਰੇ ਹੀ ਸੁਣਦੇ ਨੇ ਗੇ ਕਿਤੇ ਵੀ

ਕਰਕੇ ਤੇ ਵਧੀਆ ਗਾਣੇ ਕੀਤੇ ਨੇ ਤੇ ਬਹੁਤ ਜ਼ਿਆਦਾ ਕਹਿ ਲਓ ਅਹ ਸ਼ੌਰ ਸ਼ਰਾਬੇ ਵਾਲੇ ਨੀ,

ਹਾਂਜੀ ਪੁਰਾਣੇ ਨੇ ਜੋ ਹਨਾ ਦਾਦੇ ਪੜਦਾਦਿਆਂ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਬੜੇ ਕੋਈ movie ਦੇਖੋਗੇ ਤਾਂ ਮੈਨੂੰ ਵੀ ਦੱਸਿਓ ਇਹਨਾਂ ਦੀ।

ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਭੂਮਿਕਾ ਗੁਰੂ ਗੋਬਿੰਦ ਸਿੰਘ ਜੀ ਸਿੱਖਾਂ ਦੇ ਦਸਵੇਂ ਗੁਰੂ ਹੋਏ ਹਨ ਆਪ ਨੇ ਭਾਰਤ ਦੀ ਸੁੱਤੀ ਹੋਈ ਕੌਮ ਨੂੰ ਜਗਾਇਆ ਤੇ ਮੁਰਦਾ ਰੂਹ ਵਿੱਚ ਜਾਨ ਪਾਈ ਆਪ ਇੱਕ ਮਹਾਨ ਕਵੀ, ਬਹਾਦਰ ਜਰਨੈਲ, ਸੂਝਵਾਨ ਆਗੂ ਤੇ ਦੁਖੀਆਂ ਦੇ ਦੁੱਖ ਨੂੰ ਦੂਰ ਕਰਨ ਵਾਲੇ ਸਨ।